ਤੇ ਖੁੱਲਾ ਅਸਮਾਨ ਦਿਖਾਈ ਦੇ ਰਿਹਾ ਹੈ।

ਕਲੀਨਿਕ ਦਾ ਪੋਸਟਰ ਬਾਹਰ ਲੱਗਾ ਹੋਇਆ ਹੈ।

ਅਸੀ ਦੇਖ ਰਹੇ ਹਾਂ ਕੀ ਸਾਰਾ ਇਲਾਕਾ ਹਰਿਆਲੀ ਨਾਲ ਭਰਿਆ ਹੋਇਆ ਹੈ।

ਅੱਸੀ ਦੇਖ ਰਹੇਂ ਹਾਂ ਕੀ ਇੱਥੇ ਇੱਕ--

ਸਾਨੂੰ ਇੱਕ ਡੀ_ਜੇ ਸਿਸਟਮ ਦਿਖਾਈ ਦੇ ਰਿਹਾ ਹੈ।

ਦਰਖਤ ਦਿਖਾਈ ਦੇ ਰਹੇ ਹਨ ਤੇ ਬਹੁਤ ਸਾਰੀਆਂ ਗੱਡੀਆਂ ਪਾਰਕ ਕੀਤੀਆਂ ਹੋਈਆਂ ਹਨ।

ਫੁਗਵਾੜਾ ਲਿਖ਼ਿਆ ਹੋਇਆ ਦਿਖਾਈ ਦੇ ਰਿਹਾ ਹੈ ਇੱਕ ਵਿਅਕਤੀ ਖੜਾ ਹੈ।

ਅਸੀਂ ਦੇਖ ਰਹੇ ਹਾਂ ਕਿ ਸਾਨੂੰ ਇੱਕ ਸੀਮੇਂਟ ਦਾ --

ਹੈ ਤੇ ਪੀਪਲ ਦਾ ਰੁਖ਼ ਦਿਖਾਈ ਦੇ ਰਿਹਾ ਹੈ।

ਤੇ ਲੱਕੜ ਦੇ ਬਹੁਤ ਸਾਰੇ ਫੱਟੇ ਡਕਾਏ ਹੋਏ ਹਨ

ਦੀ ਇੱਕ ਡੀਵਾਰ ਡੀਖਾਈ ਦੇ ਰਹੀ ਹੈ।

ਤੇ ਦੋ ਤਸਵੀਰਾਂ ਦਿਖਾਈ ਦੇ ਰਹੀਆਂ ਹਨ।

ਅੱਸੀ ਇੱਥੇ ਇੱਕ ਵੱਡਾ ਮਿੱਟੀ ਦਾ ਪਹਾੜ ਦੇਖ ਰਹੇ ਹਾਂ।

ਅਸੀ ਇਥੇ ਇੱਕ ਹਵਾਈ ਅੱਡੇ ਦਾ ਹਾਲ ਦੇਖ ਰਹੇ ਹਾਂ।

ਕੁਰਸੀਆਂ ਤੇ ਮੇਜ ਦਿਖਾਈ ਦੇ ਰਹੀਆਂ ਹਨ।

ਜਿੱਥੇ ਬਹੁਤ ਸਾਰੀਆਂ ਕੁਰਸੀਆਂ ਰੱਖੀਆਂ ਹਨ ਲਾਲ ਰੰਗ ਦਾ ਮੈਟ ਜਮੀਨ ਉੱਪਰ ਵਿਛਿਆ ਹੈ।

ਅੱਸੀ ਦੇਖ ਰਹੇ ਹਾਂ ਇਹ ਇੱਕ ਸਕੂਲ ਦੀ ਦੀਵਾਰ ਹੈ।

ਤੇ ਕਈ ਤਰ੍ਹਾਂ ਦਿਆਂ ਜਿੱਮ ਦਿਆਂ ਮਸ਼ੀਨਾਂ ਪਈਆਂ ਹੋਈਆਂ ਹਨ।

ਪਿੱਛੇ ਦਰਖਤ ਵੀ ਦਿਖਾਈ ਦੇ ਰਹੇ ਹਨ।

ਜਿੱਥੇ ਕੀ ਥੱਲੇ ਕੁਰਸੀਆਂ ਮੇਂਜ ਬੈਡ ਗੱਦੇ ਤੇ ਹੋਰ ਸਾਮਾਨ ਪਿਆ ਹੋਇਆ ਹੈ।

ਜਿੱਥੇ ਕੀ ਛੋਟੇ ਤੋਂ ਵੱਡੇ ਬੱਚੇਆਂ ਦੀ--

ਦਿਵਾਰ ਊਪਰ ਏ_ਸੀ ਵੀ ਲੱਗਾ ਦਿਖਾਈ ਦੇ ਰਿਹਾ ਹੈ।

ਚਾਦਰਾਂ ਦੀ ਇੱਕ ਸ਼ੈੱਡ ਦਿਖਾਈ ਦੇ ਰਹੀ ਹੈ।